ਆਪਾਂ ਦੇਖ ਸਕਦੇ ਹਾਂ ਕਿ।

ਆਲ਼ੇ ਦੁਆਲੇ ਬੋਰਿਆਂ ਵਿੱਚ ਫੁੱਲ ਪਏ ਨਜ਼ਰ ਆ ਰਹੇ ਹਨ ਕੁਝ ਲੋਗ ਸਬਜੀਆਂ ਨੂੰ ਖਰੀਦਦੇ ਹੋਏ ਦਿੱਸ ਰਹੇ ਹਨ।

ਅੱਪਾਂ ਦੇਖ ਸਕਦਿਆਂ ਹਾਂ ਕੀ--

ਡਰੈਸ ਪਾਈ ਰੱਖੀ ਹੈ ਜੋ ਕਿ ਕਲਾਸਿਕਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।

ਆਪਾਂ ਦੇਖ ਸਕਦੇ ਹਾਂ ਕਿ--

ਆਲ਼ੇ ਦੁਆਲੇ ਬਹੁਤ ਸਾਰੇ ਪੇੜ ਲੱਗੇ ਦਿਸ ਰਹੇ ਹਨ।

ਅਲੱਗ ਅਲੱਗ ਤੇ ਬਹੁਤ ਹੀ ਖੂਬਸੂਰਤ ਡਿਜਾਇਨ ਦੀਆਂ ਟਾਈਲਾਂ ਰੱਖੀਆਂ ਹੋਈਆਂ ਦਿਸ ਰਹੀਆਂ ਹਨ।

ਜਿੱਸ ਦੇ ਆਲੇ ਦੁਆਲੇ ਬੋਹੁਤ ਸਾਰੇ ਪੇੜ ਪੌਧੇ ਲੱਗੇ ਹੋਏ ਦਿੱਸ ਰਹੇ ਹਨ।

ਚਿੱਤਰ ਵਿੱਚ ਸਾਨੂੰ ਬਹੁਤ ਸਾਰੇ ਅਲੱਗ ਅਲੱਗ ਬਿਲਡਿੰਗਾਂ ਬਣੀਆਂ ਦਿਸ ਰਹੀਆਂ ਹਨ।

ਜਿੱਸ ਵਿੱਚ ਵੱਡੇ ਵੱਡੇ ਪੇੜ ਲੱਗੇ ਹਨ ਛੋਟੇ ਛੋਟੇ ਪੌਧੇ ਦਿੱਸ ਰਹੇ ਹਨ ਗਮਲੇਆਂ ਦੇ ਵਿੱਚ ਬੂਟੇ ਲੱਗੇ ਦਿੱਸ ਰਹੇ ਹਨ।